ਤੇ ਆਪਣਾ ਇੱਥੇ ਮੈਂ ਇਸ ਪਹਿਲਾਂ ਇੱਥੇ ਕਬੂਤਰ ਰੱਖੇ ਹੋਏ ਸੀ ਕਬੂਤਰਾਂ ਕਬੂਤਰ ਉੱਡ ਜਾਂਦੇ ਸੀ ਕਬੂਤਰਾਂ ਨੂੰ building ਤੇ ਬੈ ਬੈਠਣਾ ਪੈਂਦਾ ਸੀ ਹਾਰ ਕੇ ਕਿਉਂਕਿ ਇੱਥੇ ਬਹੁਤ ਉੱਚੇ ਉੱਚੇ ਇਮਾਰਤਾਂ ਦੇ ਪੰਛੀਆਂ ਨੂੰ ਬਹੁਤ ਹਨ ਤੇ ਬਹੁਤ ਬੜੇ ਬੜੇ tower ਵੀ ਲਾ ਦਿੱਤੇ ਗਏ ਹਨ ਚਿੱੜੀਆਂ ਚਿੱੜੀਆਂ ਚਿੱੜੀਆਂ

tower ਬਿਲਡਿੰਗਾਂ ਬਹੁਤ ਬਹੁਤ ਵੱਡੇ ਮਾਲ ਬਣ ਚੁੱਕੇ ਹਨ ਪ੍ਰਦੂਸ਼ਣ ਪ੍ਰਦੂਸ਼ਣ ਵੀ ਬਹੁਤ ਹੋ ਗਿਆ ਹੈ ਇੰਨੇ ਵੱਡੇ ਵੱਡੇ ਫਲੈਟ ਬਣ ਚੁੱਕੇ ਹਨ l ਇੱਥੇ ਫਲੈਟ ਵਿੱਚ ਬਹੁਤ ਬਾਹਰੋਂ ਬਾਹਰੋਂ ਬੰਦੇ ਰਹਿਣ ਆ ਗਏ ਆ, ਰਹਿਣ ਆ ਰਹੇ ਨੇ ਠੀਕ ਹੈ ਬ ਬਹੁਤ ਜ਼ਿਆਦਾ ਜ਼ਿਆਦਾ ਕਿਰਾਏ ਕਰ ਦਿੱਤੇ ਲੱਖ ਲੱਖ ਰੁਪਇਆ ਕਿਰਾਇਆ ਕਰ ਦਿੱਤਾ

ਇੱਥੇ ਤਾਂ ਬਹੁਤ ਤੰਗ ਕਰਦੇ ਹਨ ਬਹਿੰਦੇ ਨੇ ਉੱਥੇ ਜਾ ਕੇ ਬਿਲਡਿੰਗਾਂ ਬੁਲਡਿੰਗਾਂ ਦੇ ਉੱਪਰ ਬਹਿ ਜਾਂਦੇ ਆ ਹੁਣ ਫਿਰ ਆਪਾਂ ਪਿੰਡ ਵਿੱਚ ਜਗ੍ਹਾ ਲੈ ਕੇ ਉੱਥੇ ਖੁੱਡੇ ਖਾਡੇ ਪਾ ਕੇ ਕਬੂਤਰ ਰੱਖੇ ਹਨ, ਤੇ ਅਸੀਂ ਉੱਥੇ ਹੀ ਉਡਾਉਂਦੇ ਹਾਂ ਤੇ ਉੱਥੋਂ ਦੀ ਬਾਜੀਆਂ ਛੱਡ ਕੇ ਬਾਜੀਆਂ ਬੂਜੀਆਂ ਫਿਰ ਉੱਥੇ ਹੀ ਛੱਡਦੇ ਹਾਂ ਤੇ ਇੱਥੇ ਆਪਣੇ ਮੁ ਪੰਜਾਬ ਦੇ ਵਿੱਚ ਫਿਰੋਜ਼ਪੁਰ ਵਿੱਚ ਪਤੰਗਬਾਜ਼ੀ ਦਾ ਬਹੁਤ ਕਰੇਜ ਵੱਧ ਚੁੱਕਾ ਹੈ ਜਿਸ ਨਾਲ ਡੋਰ ਹੁੰਦੀ ਹੈ ਜਿਹੜੀ ਉਹਦੇ ਨਾਲ ਕਈ ਪੰਛੀ ਮਰਦੇ ਹਨ, ਕਈਆਂ ਦੇ ਗਲੇ ਵੱਡ ਜਾਂਦੇ ਹਨ ਠੀਕ ਹੈ ਤੇ ਇੱਕ ਇੱਕ ਦਿਨ ਵਿੱਚ ਸੌ ਸੌ ਡੇਢ ਡੇਢ ਸੌ ਪਤੰਗ ਉੱਡਦੀ ਹੈ ਛੋਟੇ ਜਿਹੇ ਸ਼ਹਿਰ ਵਿੱਚ ਤੇ ਪੰਛੀਆਂ ਨੂੰ ਉੱਡਣਾ ਉੱਡਣ ਵਿੱਚ ਬਹੁ ਤ ਮੁਸ਼ਕਲ ਹੁੰਦੀ ਹੈ ਤੇ

ਜਿਸ ਕਰਕੇ ਸਰਕਾਰ ਨੂੰ ਬੇਨਤੀ ਹੈ ਚਾਈਨੀਜ ਡੋਰ ਬੰਦ ਕੀਤੀ ਜਾਵੇ ਤੇ ਪਤੰਗ ਸਿੰਪਲ ਧਾਗੇ ਨਾਲ ਉੱਡਾਈ ਜਾਵੇ ਤੇ ਆਪਣੇ ਪੰਜਾਬ ਪੰਜਾਬ ਵਿੱਚ ਮੁਹਾਲੀ ਵਿੱਚ ਹੋਰ ਬਿਲਡਿੰਗਾਂ ਨਾ ਬਣਾਈ ਜਾਣ ਉੱਚੀ ਉੱਚੀ ਇਮਾਰਤਾਂ ਕਰੇ ਪੰਛੀ ਵੀ ਬਹੁਤ ਤੰਗ ਹੁੰਦੇ ਹਨ,

ਤੇ ਆਪਣੇ ਪਹਿਲਾਂ ਵਾਲੇ ਬਜ਼ੁਰਗ ਸੌ ਸੌ ਡੇਢ ਦੋ ਸੌ ਇੱਕ ਸੌ ਵੀਹ ਵੀਹ ਸਾਲ ਜਿਉਂਦੇ ਸੀ, ਤੇ ਅੱਜ ਕੱਲ੍ਹ ਦੇ ਸੱਤਰ ਸੱਤਰ ਸਾਲ ਹੀ ਉਮਰਾਂ ਰਹਿ ਚੁੱਕੀਆਂ ਹਨ

ਤੇ ਹੁਣ ਇੱਥੇ ਵੱਡੀਆਂ ਬਿਲਡਿੰਗਾਂ ਪਾਰ ਪਾਰਕਾਂ ਪੂਰਕਾਂ ਵੀ ਬਣਾ ਦਿੱਤੀਆਂ ਬਹੁਤ tower ਲਗਾ ਦਿੱਤੇ ਤੇ ਬਹੁਤ ਉੱਚੀਆਂ ਉੱਚੀਆਂ ਪੱਚੀ ਪੱਚੀ ਤੀਹ ਤੀਹ ਮੰਜਿਲੀਆਂ ਬਿਲਡਿੰਗਾਂ ਖੜੀਆਂ ਕਰ ਦਿੱਤੀਆਂ ਹਨ ਇੱਕ ਹੋਰ ਗੱਲ ਆਪਣੇ ਪੰਜਾਬ ਵਿੱਚ ਕਬੁਤਰ ਬਾਜ਼ੀ ਦਾ ਕਰੇਜ ਵੀ ਬਹੁਤ ਵੱਧ ਚੁੱਕਿਆ ਹੈ ਜਿਸ ਨਾਲ ਗ ਪਿੰਡਾਂ ਵਿੱਚ ਜਾ ਕੇ ਕਬੂਤਰ ਛੱਡਦੇ ਹਨ ਕਬੂਤਰਾਂ ਨੂੰ ਕਈ ਇਨਸਾ ਬੰਦੇ ਨਸ਼ੇ ਵੀ ਲਾਉਂਦੇ ਹਨ, ਇਹ ਬਹੁਤ ਗ਼ਲਤ ਗੱਲ ਹੈ ਇੱਕ ਪੰਛੀ ਨੂੰ ਇਵੇਂ ਨਸ਼ਾ ਲਾਉਣਾ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 ਸਰਦੀਆਂ ਵਿੱਚ ਇੱਥੇ ਇੱਕ ਬਾਜ਼ ਹੁੰਦਾ ਹੈ ਉਹ ਬਾਜ਼ ਚਕ ਲੈ ਜਾਂਦਾ ਹੈ ਉਹਨੂੰ ਇਸ ਕਰਕੇ ਗਰਮੀਆਂ ਵਿੱਚ ਅਹ ਗਰਮੀਆਂ ਗਰਮੀਆਂ ਵਿੱਚ ਹੀ ਹੁੰਦੀ ਹੈ ਸਰਦੀਆਂ ਵਿੱਚ ਨਹੀਂ ਕਰਵਾਈ ਜਾਂਦੀ। ਹੁਣ ਅੱਜ ਕੱਲ੍ਹ ਦੇ ਜਵਾਕ ਜਿਹੜੇ ਹੈਗੇ ਹੈ, ਪਹਿਲਾਂ ਆਪਾਂ ਖੇਡਦੇ ਸੀ ਗੁੱਲੀ ਡੰਡਾ ਬੰਟੇ ਖੇਡਦੇ ਸੀ ਆਪਾਂ ਅੱਜ ਕੱਲ੍ਹ ਦੇ ਜਵਾਕ ਫ਼ੋਨਾਂ ਵਿੱਚ ਹੀ ਬੜੇ ਰਹਿੰਦੇ ਹੈ phone ਹੀ ਚਲਾਈ ਜਾਂਦੇ ਹੈ ਸਾਰਾ ਦਿਨ phone phone ਉਹਨਾਂ ਨੂੰ ਬਾਹਰ ਦੀ ਦੁਨੀਆਂ ਦਾ ਪਤਾ ਹੀ ਨੀ

ਪਹਿਲੇ ਵਾਲਾ ਪੰਜਾਬ ਮੁੜ ਕੇ ਨਹੀਂ ਆਉਣਾ ਤੇ ਅੱਖਾਂ ਊਖਾਂ ਖਰਾਬ ਕਰਵਾ ਲਈਆਂ ਉਹਨਾਂ ਨੇ ਪਹਿਲਾਂ ਸਾਰੇ ਬੈਟ ਬਾਲ ਹੁਣ ਤਾਂ ਕੁਛ ਬੈਟ ਬਾਲ ਵੀ ਨੀ ਖੇਲਦਾ ਸਾਰੇ phone ਦੇ ਵਿੱਚ ਹੀ ਬੜੇ ਰਹਿੰਦੇ ਹਨ, ਘਰੋਂ ਬਾਹਰ ਹੀ ਨੀ ਨਿਕਲਦੇੇ phone ਚ ਬੜੇ ਰਹਿੰਦੇ ਸਾਰਾ ਦਿਨ phone ਚ ਜੇ ਆਪਣੇ ਇੱਥੇ ਆਪਾਂ ਮਰਿੰਡੇ ਕੋਲ ਇੱਕ ਨਹਿਰ ਹੈ ਅਸੀਂ ਗਰਮੀਆਂ ਵਿੱਚ ਉੱਥੇ ਨਹਾਉਣ ਜਾਂਦੇ ਹਾਂ ਨਹਾਉਣ ਚ ਬਹੁਤ ਆਨੰਦ ਆਉਂਦਾ ਹੈ ਤੇ ਪਿੱਛਲੀ ਵਾਰ ਉੱਥੇ ਮੈਂ ਡੁੱਬ ਗਿਆ ਸੀ ਡੁੱਬ ਅਹ ਥੋੜ੍ਹਾ ਬਹੁਤ ਮੈਨੂੰ ਤੈਰਨਾ ਆਉਂਦਾ ਸੀ ਇਸ ਕਰਕੇ ਬਚ ਗਿਆ ਨਹੀਂ ਤਾਂ ਮੈਂ ਡੁੱਬ ਗਿਆ ਸੀ ਉੱਥੇ ਨਹਾਉਣਾ ਹੈ ਗਹਿਰੇ ਚ ਨਾ ਨਹਾਓ ਜਿਸ ਚ ਤੁਹਾਡੇ ਪੈਰ ਜ਼ਮੀਨ ਤੇ ਲੱਗ ਜਾਣ ਉਹ ਉਹ ਜਿਹੀ ਉਹ ਜਿਹੀ ਜਗ੍ਹਾ ਤੇ ਨਹਾਓ ਜ਼ਿਆਦਾ ਡੂੰਘੇ ਚ ਨਹਾਓਗੇ ਕਈ ਵਾਰ ਕੁਛ ਪਤਾ ਵੀ ਨੀ ਹੁੰਦਾ ਤੈਰਨੇ ਵਾਲਾ ਬੰਦਾ ਵੀ ਡੁੱਬ ਜਾਂਦਾ ਹੈ ਠੀਕ ਹੈ ਜੀ ਤੈਰਨੇ ਵਾਲਾ ਬੰਦਾ ਵੀ ਡੁੱਬ ਜਾਂਦਾ ਹੈ ਪਾਣੀ ਦਾ ਕੁਛ ਨਹੀਂ ਪਤਾ ਕਿੱਧਰੋਂ ਨੀਚੇ ਨੂੰ ਲੈ ਜਾਏ ਫਿਰ ਬੰਦਾ ਵੀ ਨੀ ਮਿਲਦਾ ਐਵੇਂ ਇਹ ਜਿਹੇ ਹਾਲਾਤ ਵਿੱਚ

ਕਿਉਂਕਿ ਉਹ ਦੋ ਹਜ਼ਾਰ ਦਸ ਵਿੱਚ ਬ ਆਖ਼ਰੀ ਮਾਡਲ ਤੱਕ ਆਏ ਸੀ ਉਹ ਬੰਦ ਹੋ ਗਏ ਸੀ ਜਿਸ ਕਰਕੇ ਉਹਨਾਂ ਨੂੰ ਹੁਣ ਤਿਆਰ ਕਰਕੇ ਬਹੁਤ ਮਹਿੰਗੇ rate ਵਿੱਚ ਵੇਚਿਆ ਜਾ ਰਿਹਾ ਹੈ ਤੇ ਉਸਦਾ ਸ਼ੌਂਕ ਵੀ ਬਹੁਤ ਅੱਜ ਕੱਲ੍ਹ ਦੇ ਮੁੰਡਿਆਂ ਦੇ ਵਿੱਚ ਖਾਸ ਕਰਕੇ ਬਹੁਤ ਜ਼ਿਆਦਾ ਹੈ

ਵੱਧ ਜਾਂਦੇ ਨੇ ਉੱਥੇ ਤੇ ਆਪਣਾ ਜਾਮੇ ਜਾਮੇ ਦੀ ਬਹੁਤ demand ਹੋ ਗਈ ਹੈ ਹੁਣ ਹੁਣ ਤਾਂ ਇਹ ਉਹ ਉਹਦੀ ਉਹਦਾ ਮੁਕਾਬਲਾ ਤੋਂ ਜ਼ਿਆਦਾ ਹੈ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 ਅੱਜ ਕੱਲ੍ਹ ਉਹ ਮਿਲਣੇ ਬਹੁਤ ਘੱਟ ਗਏ ਹਨ ਮਿਲਣੇ ਬੰਦ ਹੋ ਗਏ ਹਨ ਉਸ ਉਸਦੇ ਪਿੱਛੇ ਬਹੁਤ ਦੁਨੀਆਂ ਦੀਵਾਨੀ ਹੋ ਚੁੱਕੀ ਹੈ ਤੇ ਆਪਣਾ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 ਉੱਥੇ ਵੀ ਜਾ ਕੇ ਅਸੀਂ ਲੈ ਸਕਦੇ ਹਾਂ ਬੁਲਟ ਤੇ ਹੁਣ ਤਾਂ ਬਹੁਤ ਜ਼ਿਆਦਾ ਖੁੱਲ ਗਈਆਂ ਹਨ, ਇਸਟਾਗ੍ਰਾਮ ਤੇ ਵੀ ਉਹ ਰੀਲਾਂ ਪਾਉਂਦੇ ਹਨ ਤੁਸੀਂ ਦੇਖ ਸਕਦੇ ਹੋ ਜਿਵੇਂ ਠੀਕ ਹੈ ਜੀ ਆਪਣੇ

ਉਨੂੰ ਪੇਂਟ ਪੂੰਟ ਕਰਵਾ ਕੇ ਮੋਟੇ ਟੈਰ ਪਵਾ ਕੇ ਮੁੰਡੇ ਤੈਆਰ ਕਰਵਾਉਦੇ ਹਨ l ਤੇ ਅੱਜ ਕੱਲ੍ਹ ਵੀ ਹੁਣ ਹੁਣ ਗਰਮੀਆਂ ਵਿੱਚ ਕਬੂਤਰ ਬਾਜ਼ੀ ਆਉਣੇ ਵਾਲੀ ਹੈ ਆਉਣ ਵਾਲੀ ਹੈ ਲੋਕਾਂ ਨੇ ਹੁਣ ਸਾਰਿਆਂ ਨੇ ਤਿਆਰ ਕਰ ਲੈਣੇ ਆਪਣੇ ਕਬੂਤਰ ਤੇ ਗਰਮੀਆਂ ਚ ਤਿਆਰ ਹੋ ਬਾਜੀਆਂ ਹੋ ਗਈਆਂ ਸ਼ੁਰੂ ਆਪਾਂ ਅਪ੍ਰੈ ਅਪ੍ਰੈਲ ਤੋਂ ਬਾਅਦ main ਬਾਜ਼ੀਆਂ ਚੱਲਦੀਆਂ ਹਨ, ਜਿਹੜੀ ਵਧੀਆ ਬਾਜ਼ੀਆਂ ਹਨ ਉਹ ਅਪ੍ਰੈਲ ਤੋਂ ਬਾਅਦ ਹੀ ਚੱਲਦੀਆਂ ਹਨ ਪੰਤਾਲੀ ਛਿਆਲੀ degree temperature ਹੁੰਦਾ ਹੈ ਇਸ ਕਰਕੇ ਲੱਗ ਜਾਂਦਾ ਹੈ ਪਤਾ ਵੀ ਕਿਸਦਾ ਕਬੂਤਰ ਜ਼ਿਆਦਾ ਉੱਡਦਾ ਹੈ, ਜਿਸਦਾ ਕਬੂਤਰ ਜ਼ਿਆਦਾ ਉੱਡਦਾ ਹੈ ਉਹਨੂੰ ਪੰਜ ਲੱਖ ਛੇ ਲੱਖ ਦਾ ਵੀ ਇਨਾਮ ਦਿੱਤਾ ਜਾਂਦਾ ਹੈ ਤੇ ਨਾਲ ਗੱਡੀ ਤੇ ਮੋਟਰ ਸਾਈਕਲ ਵੀ ਦਿੱਤੇ ਜਾਂਦੇ ਹਨ ਸਤਿ ਸ੍ਰੀ ਅਕਾਲ ਫੇਰ ਬਾਈ ਨਮਸਕਾਾਰ ਅਤੇ ਮੈਂ ਤੁਹਾਨੂੰ ਅੱਜ ਮੁਹਾਲੀ ਬਾਰੇ ਦੇੱਸਣ ਜਾ ਰਿਹਾ, ਮੁਹਾਲੀ ਸ਼ਹਿਰ ਤਾਂ ਬਹੁਤ ਵਧੀਆਂ ਹੈਗਾ ਜੀ ਹੁਣ ਪਹਿਲਾ ਮੁਹਾਲੀ ਸ਼ਹਿਰ ਏਦਾਂ ਨਹੀਂ ਹੁੰਦਾ ਸੀਗਾ, ਪਹਿਲਾ ਮਤਲਬ ਛੋਟਾ ਜਿਹਾ ਹੁੰਦਾ ਸੀਗਾ। ਗਾਉਂ ਗਾਉਂ ਹੁੰਦੇ ਸੀਗੇ ਅਤੇ ਪਿੰਡ ਏ ਪਿੰਡ ਹੁੰਦੇ ਸੀ ਇੱਥੇ ਹੀ, ਠੀਕ ਹੈ ਜੀ, ਮਤਲਬ ਇਹ ਥਾਂ ਐਨਾ ਜ਼ਿਆਦਾ ਉਹ ਹੁੰਦਾ ਨਹੀਂ ਸੀਗਾ, ਮਤਲਬ ਨਾ ਐਨੇ ਇੱਥੇ ਐਨੀ ਅਹ ਉਹ ਸੀਗੇ agriculture ਸੀਗਾ ਨਾ ਇੱਥੇ ਕੋਈ study ਸੀਗੀ ਪਹਿਲਾਂ ਸਾਰਾ ਕੁੱਝ

ਇੱਥੇ ਛਿਆਸੀ ਚ ਹੋ ਗਿਆ, ਹੋ ਗਿਆ, ਆਹ ਜ਼ੀਰਕਪੁਰ ਹੋ ਗਿਆ ਅਤੇ ਦੋ ਚਾਰ ਹੋੋਰ ਆ ਜਿੱਥੇ ਆਉਂਦੇ ਆ ਬੰਦੇ ਰਹਿਣ ਮਤਲਬ ਵਧੀਆ, ਕੇਰਾਂ ਸਾਰੇ ਉੱਥੇ ਰਹਿੰਦੇ ਆ ਮਤਲਬ ਜਿੰਨੇ ਕਲਾਕਾਰ ਹੈ, ਜਿੰਨੇ singer ਹੈ। ਅਤੇ ਮੈਂ ਆਪ ਆਪਣੀ ਗੱਲ ਦੱਸਦਾਂ, ਚੋਦਾਂ ਸਾਲ ਪਹਿਲਾਂ ਦੀ ਗੱਲ ਦੱਸਦਾ, ਮੈਂ ਚੋਦਾਂ ਸਾਲ, ਮੈਨੂੰ ਤਾਂ ਹੋ ਗਏ, ਉੱਨੀ ਸਾਲ ਹੋ ਗਏ ਮੈਨੂੰ ਮੁਹਾਲੀ ਰਹਿੰਦੇ ਨੂੰ, ਮੈਂ ਕੋਲ ਰਹਿੰਦਾ। ਅਤੇ ਆਪਣਾ ਚੋਦਾਂ ਪੰਦਰਾ ਸਾਲ ਪਹਿਲਾ ਦੀ ਗੱਲ ਹੈ ਜਦੋਂ ਚ ਸੀ ਮਤਲਬ ਜਦ ਮੈਨੂੰ ਮਤਲਬ ਬੰਦੇ ਨੂੰ ਹੋਸ਼ ਆ ਜਾਂਦੀ ਹੈ ਜਦ ਦੀ ਤੁਹਾਨੂੰ ਗੱਲ ਦੱਸ ਰਿਹਾਂ, ਬਈ ਕਿਆ ਹੋਇਆ, ਬਈ ਪਹਿਲਾ ਨਾ, ਇੱਥੇ ਮਤਲਬ ਜਿਹੜਾ ਹੁਣ ਸੈਕਟਰ ਬਣਿਆ ਆਹ ਛਿਆਸੀ, ਅੱਸੀ, ਅਹ ਕਿੰਨੇ ਸੈਕਟਰ ਬਣੇ ਆ ਨਵੇਂ, ਇੱਕ ਸੋਂ ਸਤਾਰਾਂ ਉੱਨੀ ਤੱਕ ਸੈਕਟਰ ਬਣੇ ਆ, ਪਹਿਲਾਂ ਇੱਥੇ ਕੁੱਛ ਨਹੀਂ ਹੁੰਦਾ ਸੀਗਾ। ਪਹਿਲਾ ਅਸੀਂ ਆਪ ਇੱਥੇ ਬੈਟ ਬਾਲ ਖੇਲਣ ਜਾਂਦੇ ਹੁੰਦੇ ਸੀਗੇ। ਮਤਬਲ ਕਦੀ ਬੈਟ ਬਾਲ ਖੇਲਣ ਚਲੇਗੇ ਕਦੀ ਕੁੱਛ ਚਲੇ ਗਏ, ਕਦੀ ਕਿਤੇ ਚਲੇ ਗਏ, ਕਦੀ ਕਿਤੇ ਚਲੇ ਗਏ, ਅਸੀ ਆਪ ਜਾਂਦੇ ਹੁੰਦੇ ਸੀਗੇ, ਨਹੀਂ ਤੇ ਕਿਆ ਹੋਇਆ ਸਕੂਲ ਵੀ ਨਹੀਂ ਹੁੰਦੇ ਸੀ, ਪਹਿਲਾਂ ਐਨੇ, ਦੋ ਚਾਰ ਸਕੂਲ ਹੁੰਦੇ ਸੀ ਉਹ ਸਰਕਾਰੀ ਹੀ, ਇੱਕ ਅੱਧਾ private ਸਕੂ਼ਲ ਸੀਗਾ। ਘਰਦਿਆਂ ਨੇ ਮਤਲਬ ਉਹ private ਚ ਲੱਗ ਜਾਉ, ਹੁਣ ਤਾਂ ਸਾਰੇ ਬੱਚੇ ਪੜ੍ਹ ਹੀ private ਚ ਰਹੇ ਹੈ। ਸਰਕਾਰੀ ਹੁਣ ਕੋਈ ਪੁੱਛਦਾ ਨਹੀਂ ਹੈ। ਸਰਕਾਰੀ ਜ਼ਿਆਦਾਤਰ ਬੰਦ ਹੀ ਕਰ ਰਹੇ ਹੈ ਸਕੂਲ, ਚੰਡੀਗੜ੍ਹ ਚ ਚੱਲੋ ਫੇਰ ਵੀ ਸਰਕਾਰੀ ਸਕੂਲ ਖੁੱਲ੍ਹੇ ਨੇ, ਕਿਉਂਕਿ ਚੰਡੀਗੜ੍ਹ ਸਕੂਲ ਦੀ value ਹੈ ਇੱਥੇ ਸਰਕਾਰੀ ਦੀ ਪੰਜਾਬ ਚ ਕੋਈ ਪੁੱਛਦਾ ਨਹੀਂ ਹੈ, ਪੰਜਾਬ ਚ ਸਾਰੇ private ਸਕੂਲਾਂ ਚ ਜਾ ਰਹੇ ਹੈ। ਕਿੰਨੀਆਂ ਮਹਿੰਗੀਆਂ ਮਹਿੰਗੀਆਂ ਫੀਸਾਂ ਹੈਗੀਆਂ ਉੱਥੇ ਤੀਹ-ਤੀਹ, ਚਾਲੀ-ਚਾਲੀ ਹਜ਼ਾਰ ਸਾਰੇ ਉਹ ਭਰਦੇ ਪਏ ਹੈ। ਪਹਿਲਾ ਸੌ ਰੁਪਏ ਫੀਸ ਹੁੰਦੀ ਸੀ ਸਾਰੀ, ਮੈਂ ਆਪ ਸੌ ਰੁਪਏ ਫੀਸ ਦੇ ਕੇ ਗਿਆਂ ਪੰਜਵੀ class ਅਤੇ ਉਹਦੇ ਬਾਅਦ, ਸਾਰਿਆਂ ਦੇ ਘਰ ਦੇ ਵੈਸੇ ਆਹ ਹੀ ਸੋਚਦੇ ਹੈ। ਸਾਡਾ ਮੁੰਡਾ ਵਧੀਆ ਪੜੇ। ਵਧੀਆ ਸਕੂ਼ਲ ਚ ਜਾਏ, ਆਪਣਾ ਵਧੀਆ ਰਹੇ, ਠੀਕ ਕਿ ਨਹੀਂ, ਮਤਲਬ ਸਾਰੇ ਸੋਚਦੇ ਐਵੇਂ ਹੈ ਯਾਰ ਮਤਲਬ ਅੱਜ ਜਦ ਕਹਿੰਦੇ ਹੈ ਨਾ ਪੜ੍ਹਾਈ ਸਭ ਕੁੱਝ ਹੈ। ਬੰਦੇ ਆਹ ਵੀ ਕਹਿੰਦੇ ਆ ਬਈ ਪੜ੍ਹਾਈ ਕੁੱਝ ਨਹੀਂ ਹੈ। ਕਹਿੰਦੇ ਜਿਹੜੇ MABA ਕਰਕੇ ਬੈਠੇ ਕਹਿੰਦੇ ਉਹ ਕਿਆ ਕਰ ਰਹੇ ਹੈ। ਕੁੱਝ ਨਹੀਂ ਕਰ ਰਹੇ, ਹੁਣ ਦੱਸ ਹਜ਼ਰ ਚ ਪੰਦਰਾ ਹਜ਼ਾਰ ਚ ਨੌਕਰੀ ਕਰ ਰਹੇ ਹੈ ਅਤੇ ਉਸ ਤੋਂ ਵਧੀਆ ਕਹਿੰਦੇ ਚਾਹ ਵਾਲਾ ਕਮਾ ਲੈਂਦਾ ਹੈ।

ਮਤਲਬ ਵੀ ਮੈਂ ਐਨ ਰੱਜ ਕੇ ਕੰਮ ਨਾ ਕਰਾਂ, ਜੋ ਪਹਿਲਾਂ ਮੈਂ ਐਨਕ ਤਸਵੀਰਾਂ ਵਾਲਾ ਕੰਮ ਕਰਾਂ ਨਾ, ਤਾਂ ਛੇ-ਸੱਤ ਹਜ਼ਾਰ ਨਹੀਂ ਛੱਡਦਾ ਕਹਿੰਦਾ, ਦਿਨ ਦਾ ਛੇ-ਸੱਤ ਹਜ਼ਾਰ ਰੁਪਇਆ, ਹੁਣ ਮਹੀਂਨੇ ਦਾ ਸੋਚ ਲਉ ਕਿੰਨਾ ਹੋ ਗਿਆ ਜੂਸ ਵਾਲਾ ਜਿਹੜਾ ਜੂਸ ਜਿਹੜਾ ਮਤਲਬ ਬਈ ਕਿਹੜਾ ਅਨਾਰ ਦਾ ਜੂਸ ਹੋ ਗਿਆ, ਉਹਦਾ ਜੂਸ ਹੋ ਗਿਆ ਆਪ ਕਿੰਨੇ ਪੈਸੇ ਬਚਾ ਰਿਹਾ ਉਹ, ਅੱਸੀ ਰੁਪਏ ਵੀ ਅਗਰ ਚਾਲੀ ਰੁਪਏ ਵੀ ਗਿਲਾਸ ਵੇਚਦਾ ਛੋਟੇ ਵਾਲਾ, ਪੰਜਾਹ ਬੜੇ ਵਾਲੇ ਉਸ ਤੋਂ ਬੜੇ ਗਿਲ਼ਾਸ ਵੇਚਦਾ, ਅਤੇ ਕਿੰਨੇ ਪੈਸੇ ਬਚਾ ਲੈਂਦਾ, ਤੁਸੀਂ ਆਪ ਦੱਸੋ। ਅੱਜ ਕੱਲ੍ਹ ਕੋਈ ਛੋਟਾ ਬੜਾ ਨਹੀਂ ਹੈ। ਕਹਿੰਦੇ ਹੈ ਨਾ ਜ਼ਿੰਦਗੀ ਵਾਸਤੇ ਪੜ੍ਹਾਈ ਜ਼ਰੂਰੀ ਹੈ, ਆਹ ਜ਼ਰੂ੍ਰੀ ਹੈ, ਉਹ ਜ਼ਰੂਰੀ ਹੈ। ਹੁਣ ਮੈਂ ਆਹ ਚੀਜ਼ ਦੇਖੀ ਹੈ, ਪੜ੍ਹਾਈ ਵੀ ਉੱਥੇ ਤੱੱਕ ਜ਼ਰੂਰੀ ਹੈ, ਜਿੱਥੇ ਤੱਕ। ਪਰ ਜਿਦਾਂ ਪੜ੍ਹਿਆ ਨਹੀਂ, ਬਾਰਵੀਂ ਕੀਤੀ ਹੈ, ਬਾਰਵੀਂ ਦਾ ਸਰਟੀਫਿਕੇਟ ਹੁਣ ਕਿੱਥੇ ਕਿੱਥੇ ਜ਼ਰੂਰੀ ਹੈ। ਕਿਸੇ ਚ ਦੱਸਵੀਂ ਦਾ ਸਰਟੀਫਿਕੇਟ ਜ਼ਰੂਰੀ ਹੈ। ਕੋਈ ਪਿੱਛੇ ਹੋ ਕੇ ਹੱਟ ਜਾਂਦਾ, ਕੋਈ ਪੜ੍ਹਨ ਲੱਗ ਜਾਂਦਾ, ਕੋਈ ਕਾਲਜ ਜਾਂਦਾ, ਕੋਈ ਨਹੀਂ ਜਾਂਦਾ, ਕੋਈ ਅਜੇ ਡਿਗਰੀ ਕਰਦਾ, ਡਿਪਲੋਮਾ ਕਰਦਾ, ਕੁੱਝ ਨਾ ਕੁੱਝ ਤਾਂ ਕਰਦਾ ਹੀ ਹੈ। ਜੇ ਉਹ ਨਹੀਂ ਕਰਦੇ ਫੇਰ ਫਾਇਦਾ ਨਹੀਂ ਕੋਈ, ਫੇਰ ਬਾਰਵੀਂ ਕੀਤੀ ਦਾ ਵੀ ਫਾਇਦਾ ਨਹੀਂ ਕੋਈ। ਫੇਰ ਕਾਲਜ ਜਾਏ ਦਾ ਵੀ ਫਾਇਦਾ ਨਹੀਂ ਕੋਈ ਪਿਛਲੀ ਆਹ ਕਾਲਜ ਅਤੇ ਸਕੂਲ ਜਾਣਾ ਤਾਂ ਚੱਲੋ ਇੱਕ ਉਹ ਹੈ ਪਰੰਪਰਾ ਹੀ ਹੈ ਸਾਡੇ ਵਾਸਤੇ ਵੀ ਇਹਨੇ ਜਾਣਾ ਹੀ ਜਾਣਾ। ਜਿਦਾ ਜਿਦਾਂ ਦੁਨੀਆਂ ਚੱਲਦੀ ਹੈ ਉਦਾਂ ਉਦਾਂ ਚੱਲਣਾ ਹੀ ਪੈਂਦਾ ਜੇ ਕਾਲਜ ਜਾਉਗੇ ਅਸੀਂ ਮਤਲਬ ਬਈ ਸਕੂ਼ਲ ਛੋਟੇ ਹੁੰਦੇ ਦੇ ਹੀ ਹੋ ਜਾਂਦਾ ਬਈ ਸਾਡੇ ਪੜ੍ਹੇ ਤਾਂ ਹੀ ਯਾਰ ਮੈਂ ਪੜ੍ਹੀ ਗਿਆ ਸਕੂ਼ਲ ਜਾਰੀ ਹੈ ਵੀਰੋ, ਸਕੂ਼ਲ ਚ ਜਾਉਗੇ ਫੇਰ ਅਸੀਂ ਪਿਕਨਿਕ ਜਿਦਾਂ ਜਿਦਾਂ ਘਰ ਦੇ ਕਰਦੇ ਸੀ, ਜਿਦਾ ਜਿਦਾਂ ਉਹ ਰਹਿੰਦੇ ਅਸੀਂ ਉਦਾਂ ਉਦਾਂ ਕਰਦੇ ਰਹਿੰਦੇ, ਕਰਨਾ ਪੈਂਦਾ ਸਾਨੂੰ, ਸਾਨੂੰ ਕਿਆ ਸਾਰਿਆਂ ਨੂੰ ਕਰਨਾ ਪੈਂਦਾ ਹੈ। ਦੁਨੀਆਦਾਰੀ ਹੈ ਆਹ।

ਸਭ ਤੋਂ ਵਧੀਆ ਗੱਲ ਮੈਂ ਤੁਹਾਨੂੰ ਦੱਸਦਾ ਨਸ਼ਾ ਕੇਂਦਰ ਮੁਕਤੀ ਕਿ ਜਿਹੜਾ ਛਿਆਹਠ ਸੈਕਟਰ ਚ ਖੁੱਲ੍ਹਾ ਹੋਇਆ, ਉਹ ਨਸ਼ਾ ਮੁਕਤੀ ਕੇਂਦਰ ਕਰਕੇ ਕਈ ਬੰਦੇ ਬੱਚ ਗਏ, ਲਾਕਡਾਊਨ ਲਾਕਡਾਊਨ ਦੀ ਗੱਲ ਦੱਸਦਾਂ ਹੁਣ ਲਾਕਡਾਊਨ ਚ ਨਸ਼ਾ ਮਿਲ ਨਹੀਂ ਰਿਹਾ ਸੀਗਾ ਕਿਸੇ ਨੂੰ ਕੋਈ ਬਾਹਰ ਜਾ ਨਹੀਂ ਰਿਹਾ ਸੀਗਾ, ਕੋਈ ਮਤਲਬ ਕਿਤੇ ਵੀ ਜਾ ਸਕਦਾ ਸੀਗਾ, ਕੁੱਛ ਨਹੀਂ ਕਰ ਸਕਦਾ ਸੀਗਾ, ਠੀਕ ਕਿ ਨਹੀਂ, ਨਸ਼ਾ ਮਿਲ ਨਹੀਂ ਰਿਹਾ ਸੀਗਾ ਕਿਸੇ ਨੂੰ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਯਾਰ ਮਤਲਬ ਸਾਰਾ ਕੁੱਛ ਬੰਦ ਹੋ ਗਿਆ ਸੀ ਕੋਈ ਖਾਂਦਾ ਸੀਗਾ ਨਾ ਫੇਰ ਹੀ ਉਹ ਕੁੱਛ ਕਰਦਾ ਸੀਗਾ। ਕੋਈ ਕਿਤੇ ਜਾ ਕੇ ਮਰਦਾ ਸੀ, ਨਹੀਂ ਮਿਲਦਾ ਸੀਗਾ ਕੋਈ, ਚਾਹੇ ਜਿੱਥੇ ਮਰਜ਼ੀ ਪੈਸੇ ਖਰਚ ਲਏ। ਨਸ਼ਾ ਕੇਂਦਰ ਕਰਕੇ ਬੰਦੇ ਬੱਚ ਗਏ ਅੱਧੇ ਬਈ ਕਈਆਂ ਦਾ ਛੁੱਟ ਵੀ ਗਿਆ, ਚੱਲੋ ਲਾਕਡਾਊਨ ਕਰਕੇ ਵਧੀਆਂ ਗੱਲ ਹੈ ਜੀ, ਘਰੇ ਰਹੇ ਗੋਲੀ ਖਾਈ ਗਏ। ਤੜਫੀ ਗਏ, ਸਰੀਰ ਸੈੱਟ ਕਰੀ ਗਿਆ ਆਪਣਾ ਵਧੀਆ, ਜਦ ਦਾ ਲਾਕਡਾਊਨ ਖੁੱਲ੍ਹਿਆ ਹੈ ਬੰਦੇ ਫੇਰ ਉਹੀ ਕੰੰਮ ਕਰਨ ਲੱਗ ਗਏ। ਗੋਲੀਆਂ ਲਈ ਜਾਂਦੇ ਹੈ, ਗੋਲੀਆਂ ਵੇਚੀ ਜਾਂਦੇ ਹੈ, ਨਸ਼ਾ ਕਰੀ ਜਾਂਦੇ, ਕਿੰਨੇ ਸੈਂਟਰਾਂ ਦੇ ਬਾਹਰ ਦੇਖ ਲਿਆ, ਜਿੰਨੇ ਮਰਜ਼ੀ ਸੈਂਟਰ ਤੁਸੀਂ ਬਾਹਰ ਦੇਖ ਲਉ ਬੰਦੇ ਖੜ੍ਹੇ ਹੋਊਗੇ ਗੋਲੀਆਂ ਵੇਚਣ ਵਾਸਤੇ, ਅੰਦਰ ਕਾਰਡ ਬਣਵਾਇਆਂ ਹੋਇਆ ਅੰਦਰੋ free ਮਿਲਦੀ ਹੈ, ਬਾਹਰ ਆ ਕੇ ਪੰਜਾਹ ਪੰਜਾਹ ਰੁਪਏ ਗੋਲੀ। ਮੈਂ ਆਪ ਮੁੱਲ ਲੈ ਕੇ ਖਾਈ ਹੈ ਗੋਲੀ ਕਈ ਵਾਰੀ, ਬਈ ਮੈਨੂੰ ਲੋੜ ਹੁੰਦੀ ਹੈ ਨਾ ਕਈ ਵਾਰੀ ਮੈਨੂੰ ਮਿਲਦੀ ਨਹੀਂ ਸਰੀਰ ਤੰਗ ਹੁੰਦਾ ਮੇਰਾ, ਮੈਂ ਕਈ ਕਈ ਵਾਰੀ ਆਪ ਲੈ ਕੇ ਖਾਂਦਾ ਪੰਜਾਹ ਪੰਜਾਹ ਰੁਪਏ ਦੀ ਗੋਲੀ ਬਈ ਗੋਲੀ ਅੇਨੇ ਦੀ ਪੈਂਦੀ ਹੈ ਬਈ ਕਿਆ ਕਰੀਏ, ਉਹਨੂੰ ਪਤਾ ਮਜ਼ਬੂਰੀ ਹੈ, ਰਾਤ ਨੂੰ ਹੋਰ ਰੇਟ ਵਧਾ ਦੂੰ ਗੇ ਅੱਠ ਨੌ ਵਜੇ ਦੇ ਬਾਅਦ ਖੜ੍ਹੇ ਹੋਊਗੇ ਨਾ ਸੈੰਂਟਰ ਦੇ ਬਾਹਰ ਉੱਥੇ ਅੱਸੀ, ਨੱਬੇ ਰੁਪਏਦੀ ਗੋਲੀ ਮਿਲਦੀ ਅਤੇ ਹੁਣ ਜਿਉਂ ਕਿ ਆਪਾਂ ਦਿਨ ਦਿਹਾੜੇ ਗਿਆਰਾਂ ਬਾਰਾਂ ਵਜੇ, ਤੀਹ ਰੁਪਏ ਮਿਲੂਗੀ। ਦੋ ਤਿੰੰਨ ਮਿੰਟਾਂ ਬਾਅਦ ਸੈਂਟਰ ਬੰਦ ਹੋ ਜਾਊਗਾ, ਪੰਜਾਹ ਰੁਪਏ ਮਿਲੂਗੀ, ਦੇਖ ਲਉ ਏਦਾਂ ਹੁਣ ਐਨਾ ਦਿਮਾਗ ਹੈ। ਏਦਾਂ ਕਰਦੇ ਹੈ ਉਹ, ਉਹਨਾ ਨੂੰ ਪਤਾ ਹੈ ਬਈ ਬੰਦਾ ਮਜ਼ਬੂਰ ਹੈ। ਲਊਗਾ ਹੀ ਲਊਗਾ, ਜੇ ਬਈ ਜਿਹਨੂੰ ਨਸ਼ੇ ਕੀ ਤੜਫ ਹੁੰਦੀ ਹੈ ਨਾ ਉਹ ਬੰਦਾ ਮੈਂ ਕਹਿ ਰਿਹਾਂ ਅੰਮ੍ਰਿਤਸਰ ਬੈਠਿਆ ਬੈਠਿਆਂ ਚੰਡੀਗੜ੍ਹ ਲੰਘ ਜਾਊਗਾ ਰਾਤ ਦੇ ਦੋ ਵਜੇ। ਜੇ ਮੈਂ ਕਹੂੰਗਾ ਦੋ ਵਜੇ ਇੱਥੇ ਨਸ਼ਾ ਪਿਆ ਅਤੇ ਆ ਜਾ, ਘਗਲਾ ਕਹੂਗਾ ਮੈਂ ਆ ਗਿਆ ਬਾਈ, ਬੱਸ ਤੂੰ ਸਬਰ ਕਰ, ਅਗਲਾ ਜਦੇ ਹੀ ਗੱਡੀ start ਜਿਦੇ ਮਰਜ਼ੀ ਗੱਡੀ ਦੇ, ਬੱਸ ਤੇ ਠੀਕ ਕਿ ਨਹੀਂ

ਬਈ ਮੈਂ ਐਵੇਂ ਨਹੀਂ ਕਰ ਸਕਦਾ, ਉਹ ਬੰਦਾ ਬੱਚ ਜਾਊਗਾ ਜਿਹੜੇ ਬੰਦੇ ਨੇ ਸੋਚ ਲਿਆਂ ਚੱਲ ਯਾਰ ਇੱਕ ਵਾਰੀ ਲਾ ਲੈਂਦੇ ਹਾਂ ਅਗਲੀ ਵਾਰੀ ਛੱਡੂਗੇ, ਦੋ ਵਾਰੀ ਲਾ ਲੈਂਦੇ ਹਾਂ, ਫੇਰ ਕਿਆ ਹੋਊਗਾ, ਯੇਹ ਹੈ, ਵੋਹ ਹੈ, ਵਗੈਰਾ ਹੋ ਜਾਉਗਾ, ਉਸ ਬੰਦੇ ਵਾਸਤੇ ਤਾਂ ਯਾਰ ਬਹੁਤ ਹੀ ਜ਼ਿਆਦਾ ਉਹ ਹੈ ਫੇਰ ਉਹ ਬੰਦਾ ਕਦੀ ਸਾਰੀ ਜ਼ਿੰਦਗੀ ਨਹੀਂ ਛੱਡ ਸਕਦਾ ਨਸ਼ਾ ਮੈਂਨੂੰ ਐਨਾ ਪਤਾ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਉ, ਕਿਉਂਕਿ ਫੇਰ ਫਾਇਦਾ ਨਹੀਂ ਕੋਈ, ਦਵਾਈ ਖਾਈ ਦਾ ਵੀ ਫਾਇਦਾ ਨਹੀਂ ਹੋਊਗਾ, ਇੱਕ ਦਿਨ ਬੰਦਾ ਦਵਾਈ ਖਾਊ ਫੇਰ ਨਸ਼ਾ ਕਰ ਲਊਗਾ, ਫੇਰ ਜਿਹੜੀ ਦੋ ਦਿਨ ਦਵਾਈ ਖਾਈ ਆ ਉਹ ਵੀ ਖਰਾਬ ਜਾਊਗੀ. ਫਾਇਦਾ ਨਹੀਂ ਕੋਈ. ਇਸੀ ਕਰਕੇ ਕਹਿੰਦੇ ਹਾਂ ਬਈ ਆਹ ਜਿਹੜੀ ਜ ਜਿਹੜੀ ਆਹ ਇੱਕ ਚੀਜ਼ ਹੋਰ ਹੈ, ਇੱਕ ਚੀਜ਼ ਹੋਰ ਖਰਾਬ ਦੇਖੀ ਹੈ ਜਿਹੜੀ ਉਹ ਸਾਰਿਆਂ ਨੂੰ ਇੱਕ ਹੀ ਗੋਲੀ ਦੇਈ ਜਾਂਦੇ ਹੈ। ਆਹ ਗੱਲ ਗਲਤ ਲੱਗੀ ਮੈਨੂੰ, ਹਾਂ ਬੰਦੇ ਨੂੰ ਦਵਾਈ ਅਲੱਗ ਅਲੱਗ ਦੇਣੀ ਚਾਹੀਦੀ ਹੈ। ਹੁਣ ਤੁਸੀਂ ਜੇ ਕੋਈ ਦਾਰੂ ਛੱਡੂਗਾ ਛੱਡਣਾ ਚਾਹੁੰਦਾ ਕੋਈ ਂਭੁੱਕੀ ਛੱਡਣਾ ਚਾਹੁੰਦਾ, ਕੋਈ ਚਿੱਟਾ ਛੱਡਣਾ ਚਾਹੁੰਦਾ, ਸਭ ਨੂੰ ਗੋਲੀ ਇੱਕ ਹੀ ਦੇਈ ਜਾਂਦੇ ਉਸ਼ ਅੰਦਰ ਮੈਂ ਆਹ ਚੀਜ਼ ਦੇਖੀ ਹੈ, ਆਹ ਚੀਜ਼ ਨਹੀਂ ਦੇਖ ਹੋਣੀ ਚਾਹੀਦੀ ਯਾਰ, ਉਦਾਂ ਆਪੇ ਹੀ ਸਾਰਿਆਂ ਦੀ dose ਅਲੱਗ ਅਲੱਗ ਹੁੰਦੀ ਹੈ ਫੇਰ, ਕਿੰਨੀ dose ਵੱਧ ਜਾਂਦੀ ਹੈ। ਹੁਣ ਚਿੱਟਾਂ ਲਾਉਣੇ ਵਾਲਾ ਫੇਰ ਉਹ condition ਖਾ ਕੇ ਛੱਡਦਾ, ਹੁਣ ਦਾਰੂ ਪੀਣ ਵਾਲਾ ਵੀ ਉਹ ਗੋਲੀ ਖਾ ਕੇ ਛੱਡਦਾ ਹੈ, ਸਿਗਰਟਾਂ ਪੀਣ ਵਾਲਾ ਵੀ ਉਹ ਗੋ਼ਲੀ ਖਾ ਕੇ ਛੱਡਦਾ, ਮੈਂ ਆਹ ਚੀਜ਼ ਦੇਖੀ ਹੈ ਉਹ ਕਹਿੰਦਾ ਸਾਨੂੰ ਤਾਂ ਗੋਲੀ ਉਹ ਗੋਲੀ ਲੱਗਦੀ ਹੈ, ਉਹ ਚੀਜ਼ ਮਤਲਬ ਕਹਿੰਦਾ ਕਿ dose ਹੀ ਬਹੁਤ ਹੈ ਗੋ਼ਲੀ ਦੀ।

ਉਹਨੇ ਸਮਝਾਇਆਂ ਮੈਨੂੰ ਕਹਿੰਦਾ ਹਾਂ ਬਈ ਆਹ ਤਾਂ ਗੱਲ ਹੈਗੀ ਹੈ ਤੇਰੀ। ਮੈਂ ਕਿਹਾ ਹਾਂ ਬਾਈ ਬਣਕੇ ਨਾ ਮੇਰਾ, ਸਮਝਦਾਰ ਬਣ ਗਿਆ, ਕੁੱਝ ਨਹੀਂ ਹਾਲੇ ਵੀ ਮੌਕਾ ਜੇ ਮੇਰਾ ਆਪਣਾ ਹੋਊਗਾ ਹਾਲੇ ਵੀ ਮੌਕਾ ਮੈਂ ਕਹਿੰਦਾ ਬੱਚ ਜਾ, ਬਹੁਤ ਜ਼ਿੰਦਗੀ ਪਈ ਹੈ, ਇਕੱਲਾ ਇਕੱਲਾਂ ਮੁੰਡਾ ਤੂੰ, ਮੈਂ ਸਮਝਾਇਆ ਮੁੰਡੇ ਨੂੰ ਕਹਿੰਦਾ ਮੈਨੰ ਕਹਿੰਦਾ ਮੈਂ ਦੋ ਦੌ ਗੋਲੀਆਂ ਖਾਣ ਲੱਗ ਗਿਆ, ਬਈ ਤਿੰਂਨ ਤਿੰਨ ਖਾਣ ਲੱਗ ਗਿਆ, ਮੈਂ ਕਿਹਾ ਮੇਰੀ ਇੱਕੋ ਚੌਥੇ ਹਿੱੱਸੇ ਤੇ ਆ ਜਾ ਮੈਂ ਕਿਹਾ ਤੂੰ ਬਣਦੇ ਕਰਦੇ, ਮੈਂ ਕਿਹਾ ਫਾਇਦਾ ਹੀ ਨਹੀਂ ਕੋਈ ਮੇਰੇ ਭਰਾ ਗੋ਼ਲੀ ਖਾਏ ਦਾ, ਉਹਨੇ ਫੇਰ ਮੈਨੂੰ ਸਮਝਾਇਆ ਕਹਿੰਦਾ ਹਾਂ ਬਾਈ ਆਹ ਤਾਂ ਗੱਲ ਠੀਕ ਹੈਗੀ ਹੈ। ਯੇਹ ਹੈ ਵੋਹ ਹੈ ਬਹੁਤ ਕੁੱਝ ਸਮਝਾਇਆ ਯਾਰ ਮੈਂ ਨਾ ਘੱਟ ਤੋਂ ਘੱਟ ਮੱਥਾ ਮਾਰੀ ਹੋਊ ਬਈ ਚੱਲ ਆਪਣਾ ਖਾਸ ਯਾਰ ਦੋਸਤ ਹੈ ਸ਼ੁਰੂ ਤੋਂ ਨਾਲ ਰਿਹਾ ਬੰਦਾ ਆਪਣੇ ਠੀਕ ਕਿ ਨਹੀਂ, ਮੇਰਾ ਤਾਂ ਫਰਜ਼ ਬਣਦਾ ਹੈ ਯਾਰ ਠੀਕ ਕਿ ਨਹੀਂ ਉਹਦੇ ਘਰੇ ਹੈ ਨਹੀਂ ਕੋਈ, ਕਮਾਉਣੇ ਵਾਲਾ ਵੀ ਨਹੀਂ, ਹੁਣ ਤਾਂ ਡੈਡੀ ਵੀ ਨਹੀਂ, ਹੁਣ ਤਾਂ ਰਿਹਾ ਇਕੱਲਾ, ਉਹ ਕਮਾਉਂਦਾ ਵੀ ਹੈ। ਹੁਣ ਜੇ ਅੱਧੇ ਤੋਂ ਜ਼ਿਆਦਾ ਦੇ ਨਸ਼ੇ ਕਰ ਲਊਗਾ ਅਤੇ ਘਰੇ ਕਿਆ ਦੇਊਗਾ ਅਗਲਾ, ਮੈਂ ਤਾਂ ਆਹ ਚੀਜ਼ ਸੋਚ ਕੇ ਹੈਰਾਨ ਹੁੰਦਾ। ਇੱਕ ਦਿਨ ਦਾ ਬੰਦਾ ਹਜ਼ਾਰ ਦਾ ਨਸ਼ਾ ਕਰ ਲਊਗਾ, ਇੱਕ ਉਹ ਵੀ ਇੱਕ time ਦਾ ਆਹ ਨਹੀਂ ਪਤਾ ਹਜ਼ਾਰ ਰੁਪਇਆ ਕਿੰਨੀ ਵਾਰੀ ਦਿਨ ਚ ਕਰੂਗਾ। ਹੁਣ ਜੇ ਕਮਾਉਣਾ ਬੰਦੇ ਨੇ ਦਸ ਹਜ਼ਾਰ ਰੁਪਇਆ, ਮਹੀਨੇ ਕਾ, ਦਿਨ ਦਾ ਨਹੀਂ, ਦਸ ਹਜ਼ਾਰ ਰੁਪਇਆ ਮਹੀਨੇ ਕਾ, ਬੰਦਾ ਹਜ਼ਾਰ ਰੁਪਇਆ ਕਿਦਾਂ ਖਰਚ ਲਊਗਾ ਯਾਰ ਉਹੀ ਤਾਂ ਸਮਝ ਨਹੀਂ ਆ ਰਹੀ। ਦਸ ਹਜ਼ਾਰ ਰੁਪਇਆ, ਫੇਰ ਤਾਂ ਦਸ ਦਿਨ ਦਾ rent ਹੈ, ਬੰਦਾ ਗਲਤ ਕੰਮ ਹੀ ਕਰੂਗਾ, ਇੱਧਰ ਉੱਧਰ ਹੀ ਹੱਥ ਪੈਰ ਮਾਰੂਗਾ, ਹੋਰ ਤਾਂ ਬੰਦੇ ਨੂੰ ਕੋਈ ਉਹ ਨਹੀਂ ਹੋਊਗੀ, ਮੈਂ ਆਹ ਚੀਜ਼ ਦੇਖੀ ਹੈ, ਕਈ ਬੰਦਿਆਂ ਨਾਲ ਦੇਖੀ ਹੈ, ਯਾਰ ਜੋ ਮਤਲਬ ਮਹਿੰਗਾ ਲਾ ਤਾਂ ਲੈਂਦੇ ਹੈ ਪੂਰੇ ਨਹੀਂ ਹੁੰਦੇ ਤਾਂ ਹੀ ਫੇਰ ਉਹ ਬੇਚਾਰੇ ਸਟੋਰੀਆਂ ਕੱਢਦੇ ਹੈ, ਆਹ ਪੰਜਾਬ ਚ ਸਟੋਰੀਆਂ ਦੇ ਕਰਕੇ ਕੀ ਹੋ ਰਹੀਆ ਨੇ, ਕਿਸ ਕਰਕੇ ਹੋ ਰਹੀਆਂ, ਚਿੱਟੇ ਕਰਕੇ, ਜਿਸ ਦਿਨ ਚਿੱਟਾ ਬੰਦ ਹੋ ਜਾਊਗਾ, ਸਭ ਕੁੱਝ ਬੰਦ ਹੋ ਜਾਊਗਾ, ਮੈਂ ਕਹਿ ਰਿਹਾਂ ਅੱਧਾ crime ਬੰਦ ਹੋ ਜਾਊਗਾ, ਆਹ ਚੀਜ਼ ਦੇਖੀ ਹੈ ਮੈਂ,

ਇੱਕ ਖੁੱਡ ਵਿਚ ਇੱਕ ਕਾਲਾ ਸੱਪ ਰਹਿੰਦਾ ਸੀ। ਜਦੋਂ ਵੀ ਕਾਉਣੀ ਆਂਡੇ ਦਿੰਦੀ ਤਾਂ ਸੱਪ ਓਹਨਾਂ ਦੇ ਆਂਡੇ ਪੀ ਜਾਂਦਾ। ਕਾਂ l ਬਾਦ ਕਾਂ ਨੇ ਮੁਸੀਬਤ ਤੋਂ ਛੁਟਕਾਰਾ ਪੌਣ ਲਈ ਯੋਜਨਾ ਬਣਾਈ। ਰੁੱਖ ਦੇ ਨੇੜੇ ਹੀ ਇੱਕ ਤਲਾਬ ਸੀ। ਉੱਥੇ ਇੱਕ ਰਾਜਕੁਮਾਰ l ਹਰ ਰੋਜ ਨਹਾਉਣ ਆਇਆ ਕਰਦਾ ਸੀ। ਕਾਂ ਉਸ ਨੂੰ ਰੋਜ਼ ਵੇਖਦਾ ਸੀ। ਅੱਜ ਜਦੋਂ ਰਾਜਕੁਮਾਰ ਨਹਾਉਣ ਲਈ ਤਲਾਬ ਵਿੱਚ ਗਿਆ ਤਾਂ ਉਸ ਨੇ ਆਪਣੇ ਕੱਪੜੇ ਤੇ ਕੀਮਤੀ ਹਾਰ ਲਾਹ ਕੇ ਤਲਾਬ ਦੇ ਕੰਢੇ ਰੱਖ ਦਿੱਤਾ। ਕਾਂ ਨੇ ਚਲਾਕੀ ਨਾਲ ਸਿਪਾਹੀਆਂ ਦੇ ਸਾਹਮਣੇ ਹੀ।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 ਹਾਰ ਸੱਪ ਦੀ ਖੁੱਡ ਵਿੱਚ ਸੁੱਟ ਦਿੱਤਾ। ਜਦੋਂ ਸਿਪਾਹੀ ਖੁੱਡ ਵਿੱਚੋ ਹਾਰ ਕੱਢਣ ਲੱਗੇ ਤਾਂ ਸੱਪ ਖੁੱਡ ਵਿੱਚੋ ਬਾਹਰ ਆ ਗਿਆ।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 ਰੁੱਖ ਤੇ ਬੈਠ ਕੇ ਸਭ ਕੁਝ ਦੇਖ ਰਹੇ ਸਨ। ਉਹ ਸੱਪ ਨੂੰ ਮਰਿਆ ਵੇਖ ਕੇ ਬਹੁਤ ਖੁਸ਼ ਹੋਏ ਕਿਉਂਕਿ ਉਹਨਾਂ ਨੂੰ ਦੁਸ਼ਮਨ ਤੋਂ ਹਮੇਸ਼ਾ ਲਈ। ਛੁਟਕਾਰਾ ਮਿਲ ਚੁੱਕਾ ਸੀ। ਸਿੱਖਿਆ ਮੁਸੀਬਤ ਸਮੇਂ ਸਿਆਣਪ ਹੀ ਕੰਮ ਆਉਂਦੀ ਹੈ। ਇੱਕ ਵਾਰ ਇੱਕ ਰੁੱਖ ਤੇ ਇੱਕ ਕਾਂ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਸੇ ਰੁੱਖ ਦੀਆਂ ਜੜ੍ਹਾ ਨੇੜੇ ਇੱਕ ਖੁੱਡ ਵਿਚ ਇੱਕ ਕਾਲਾ ਸੱਪ ਰਹਿੰਦਾ ਸੀ। ਜਦੋਂ ਵੀ ਕਾਉਣੀ ਆਂਡੇ ਦਿੰਦੀ ਤਾਂ ਸੱਪ ਓਹਨਾਂ ਦੇ ਆਂਡੇ ਪੀ ਜਾਂਦਾ। ਕਾਂ ਅਤੇ ਕਉਣੀ ਦੋਵੇਂ ਇਸ ਸੱਪ ਤੋਂ ਬਹੁਤ ਦੁੱਖੀ ਸਨ। ਪਰ ਉਹ ਸੱਪ ਦਾ ਕੁੱਝ ਵੀ ਵਿਗਾੜ ਨਹੀਂ ਸੀ ਸੱਕਦੇ। ਕਾਫ਼ੀ ਸੋਚ ਵਿਚਾਰ ਤੋਂ ਬਾਦ ਕਾਂ ਨੇ ਇਸ ਮੁਸੀਬਤ ਤੋਂ ਛੁਟਕਾਰਾ ਪੌਣ ਲਈ ਯੋਜਨਾ ਬਣਾਈ। ਰੁੱਖ ਦੇ ਨੇੜੇ ਹੀ ਇੱਕ ਤਲਾਬ ਸੀ। ਉੱਥੇ ਇੱਕ ਰਾਜਕੁਮਾਰਹਰ ਰੋਜ ਨਹਾਉਣ ਆਇਆ ਕਰਦਾ ਸੀ। ਕਾਂ ਉਸ ਨੂ ਰੋਜ਼ ਵੇਖਦਾ ਸੀ । ਅੱਜ ਜਦੋਂ ਰਾਜਕੁਮਾਰ ਨਹਾਉਣ ਲਈ ਤਲਾਬ ਵਿੱਚ ਗਿਆ ਤਾਂ ਉਸ ਨੇ ਆਪਣੇ ਕੱਪੜੇ ਤੇ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 ਜਦੋਂ ਸਿਪਾਹੀ ਖੁੱਡ ਵਿੱਚੋ ਹਾਰ ਕੱਢਣ ਲੱਗੇ ਤਾਂ ਸੱਪ ਖੁੱਡ ਵਿੱਚੋ ਬਾਹਰ ਆ ਗਿਆ। ਸਿਪਾਹੀਆਂ ਨੇ ਡਾਂਗਾਂ ਮਾਰ-ਮਾਰ ਕੇ ਸੱਪ ਨੂੰ ਸੱਪ ਨੂੰ ਮਾਰ ਦਿੱਤਾ। ਅਤੇ ਹਾਰ ਨੂੰ ਖੁੱਡ ਵਿਚੋਂ ਬਾਹਰ ਕੱਢ ਲਿਆ। ਕਾਂ ਤੇ ਕਾਉਣੀ ਰੁੱਖ ਤੇ ਬੈਠ ਕੇ ਸਭ ਕੁਝ ਦੇਖ ਰਹੇ ਸਨ। ਉਹ ਸੱਪ ਨੂੰ ਮਰਿਆ ਵੇਖ ਕੇ ਬਹੁਤ ਖੁਸ਼ ਹੋਏ ਕਿਉਂਕਿ ਉਹਨਾਂ ਨੂੰ ਦੁਸ਼ਮਨ ਤੋਂ ਹਮੇਸ਼ਾ ਲਈ। ਛੁਟਕਾਰਾ ਮਿਲ ਚੁੱਕਾ ਸੀ। ਸਿੱਖਿਆ ਮੁਸੀਬਤ ਸਮੇਂ ਸਿਆਣਪ ਹੀ ਕੰਮ ਆਉਂਦੀ ਹੈ। ਇੱਕ ਵਾਰ ਇੱਕ ਰੁੱਖ ਤੇ ਇੱਕ ਕਾਂ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਸੇ ਰੁੱਖ ਦੀਆਂ ਜੜ੍ਹਾ ਨੇੜੇ ਇੱਕ ਖੁੱਡ ਵਿਚ ਇੱਕ ਕਾਲਾ ਸੱਪ ਰਹਿੰਦਾ ਸੀ। ਜਦੋਂ ਵੀ ਕਾਉਣੀ ਆਂਡੇ ਦਿੰਦੀ ਤਾਂ ਸੱਪ ਓਹਨਾਂ ਦੇ ਆਂਡੇ ਪੀ ਜਾਂਦਾ ਉਹਨਾਂ ਦੇ ਆਂਡੇ ਪੀ ਜਾਂਦਾ। ਕਾਂ ਅਤੇ ਕਉਣੀ ਦੋਵੇਂ ਇਸ ਸੱਪ ਤੋਂ ਬਹੁਤ ਦੁੱਖੀ ਸਨ। ਪਰ ਉਹ ਸੱਪ ਦਾ

ਰੁੱਖ ਦੇ ਨੇੜੇ ਹੀ ਇੱਕ ਤਲਾਬ ਸੀ। ਉੱਥੇ ਇੱਕ ਰਾਜਕੁਮਾਰ ਹਰ ਰੋਜ ਨਹਾਉਣ ਆਇਆ ਕਰਦਾ ਸੀ। ਕਾਂ ਉਸ ਨੂੰ ਰੋਜ਼ ਵੇਖਦਾ ਸੀ। ਅੱਜ ਜਦੋਂ ਰਾਜਕੁਮਾਰ ਨਹਾਉਣ ਲਈ ਤਲਾਬ ਵਿੱਚ ਗਿਆ ਤਾਂ ਉਸ ਨੇ ਆਪਣੇ ਕੱਪੜੇ ਤੇ ਕੀਮਤੀ ਹਾਰ ਲਾਹ ਕੇ ਤਲਾਬ ਦੇ ਕੰਢੇ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 ਬਹੁਤ ਖੁਸ਼ ਹੋਏ ਕਿਉਂਕਿ ਉਹਨਾਂ ਨੂੰ ਦੁਸ਼ਮਨ ਤੋਂ ਹਮੇਸ਼ਾ ਲਈ। ਛੁਟਕਾਰਾ ਮਿਲ ਚੁੱਕਾ ਸੀ। ਸਿੱਖਿਆ ਮੁਸੀਬਤ ਸਮੇਂ ਸਿਆਣਪ ਹੀ ਕੰਮ ਆਉਂਦੀ ਹੈ। ਇੱਕ ਵਾਰ ਇੱਕ ਰੁੱਖ ਤੇ ਇੱਕ ਕਾਂ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਸੇ ਰੁੱਖ ਦੀਆਂ ਜੜ੍ਹਾ ਨੇੜੇ ਇੱਕ ਖੁੱਡ ਵਿਚ ਇੱਕ ਕਾਲਾ ਸੱਪ ਰਹਿੰਦਾ ਸੀ। ਜਦੋਂ ਵੀ ਕਾਉਣੀ ਆਂਡੇ ਦਿੰਦੀ ਤਾਂ ਸੱਪ ਓਹਨਾਂ ਦੇ ਆਂਡੇ ਪੀ ਜਾਂਦਾ। ਕਾਂ ਅਤੇ ਕਉਣੀ ਦੋਵੇਂ ਇਸ ਸੱਪ ਤੋਂ ਬਹੁਤ ਦੁੱਖੀ ਸਨ। ਪਰ ਉਹ ਸੱਪ ਦਾ ਕੁੱਝ ਵੀ ਵਿਗਾੜ ਨਹੀਂ ਸੀ। ਸੱਕਦੇ ਕਾਫ਼ੀ ਸੋਚ ਵਿਚਾਰ ਤੋਂ ਬਾਦ ਕਾਂ ਨੇ ਇਸ ਮੁਸੀਬਤ ਤੋਂ ਛੁਟਕਾਰਾ ਪੌਣ ਲਈ ਯੋਜਨਾ ਬਣਾਈ। ਰੁੱਖ ਦੇ ਨੇੜੇ ਹੀ ਇੱਕ ਤਲਾਬ ਸੀ। ਉੱਥੇ ਇੱਕ ਰਾਜਕੁਮਾਰ ਹਰ ਰੋਜ ਨਹਾਉਣ ਆਇਆ ਕਰਦਾ ਸੀ। ਕਾਂ ਉਸ ਨੂੰ ਰੋਜ਼ ਵੇਖਦਾ ਸੀ। ਅੱਜ ਜਦੋਂ ਰਾਜਕੁਮਾਰ ਨਹਾਉਣ ਲਈ ਤਲਾਬ ਵਿੱਚ ਗਿਆ ਤਾਂ ਉਸ ਨੇ ਆਪਣੇ ਕੱਪੜੇ ਤੇ ਕੀਮਤੀ ਹਾਰ ਲਾਹ ਕੇ ਤਲਾਬ ਦੇ ਕੰਢੇ ਰੱਖ ਦਿੱਤਾ। ਕਾਂ ਨੇ ਚਲਾਕੀ ਨਾਲ ਸਿਪਾਹੀਆਂ ਦੇ ਸਾਹਮਣੇ ਹੀ

ਹਾਰ ਸੱਪ ਦੀ ਖੁੱਡ ਵਿੱਚ ਸੁੱਟ ਦਿੱਤਾ। ਜਦੋਂ ਸਿਪਾਹੀ ਖੁੱਡ ਵਿੱਚੋ ਹਾਰ ਕੱਢਣ ਲੱਗੇ ਤਾਂ ਸੱਪ ਖੁੱਡ ਵਿੱਚੋ ਬਾਹਰ ਆ ਗਿਆ।

ਰੁੱਖ ਤੇ ਬੈਠ ਕੇ ਸਭ ਕੁਝ ਦੇਖ ਰਹੇ ਸਨ। ਉਹ ਸੱਪ ਨੂੰ ਮਰਿਆ ਵੇਖ ਕੇ ਬਹੁਤ ਖੁਸ਼ ਹੋਏ ਕਿਉਂਕਿ ਉਹਨਾਂ ਨੂੰ ਦੁਸ਼ਮਨ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਚੁੱਕਾ ਸੀ। ਸਿੱਖਿਆ ਮੁਸੀਬਤ ਸਮੇਂ ਸਿਆਣਪ ਹੀ ਕੰਮ ਆਉਂਦੀ ਹੈ। ਇੱਕ ਵਾਰ ਇੱਕ ਰੁੱਖ ਤੇ ਇੱਕ ਕਾਂ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਸੇ ਰੁੱਖ ਦੀਆਂ ਜੜ੍ਹਾ ਨੇੜੇ ਇੱਕ ਖੁੱਡ ਵਿਚ ਇੱਕ ਕਾਲਾ ਸੱਪ ਰਹਿੰਦਾ ਸੀ। ਜਦੋਂ ਵੀ ਕਾਉਣੀ ਆਂਡੇ ਦਿੰਦੀ ਤਾਂ ਸੱਪ ਓਹਨਾਂ ਦੇ ਆਂਡੇ ਪੀ ਜਾਂਦਾ। ਕਾਂ ਅਤੇ ਕਉਣੀ ਦੋਵੇਂ ਇਸ ਸੱਪ ਤੋਂ ਬਹੁਤ ਦੁੱਖੀ ਸਨ। ਪਰ ਉਹ ਸੱਪ ਦਾ ਕੁੱਝ ਵੀ ਵਿਗਾੜ ਨਹੀਂ ਸੀ ਸੱਕਦੇ। ਕਾਫ਼ੀ ਸੋਚ ਵਿਚਾਰ ਤੋਂ ਬਾਦ ਕਾਂ ਨੇ ਇਸ ਮੁਸੀਬਤ ਤੋਂ ਛੁਟਕਾਰਾ ਪੌਣ ਲਈ ਯੋਜਨਾ ਬਣਾਈ। ਰੁੱਖ ਦੇ ਨੇੜੇ ਹੀ ਇੱਕ ਤਲਾਬ ਸੀ। ਉੱਥੇ ਇੱਕ ਰਾਜਕੁਮਾਰ ਹਰ ਰੋਜ ਨਹਾਉਣ ਆਇਆ ਕਰਦਾ ਸੀ। ਕਾਂ ਉਸ ਨੂੰ ਰੋਜ਼ ਵੇਖਦਾ ਸੀ। ਅੱਜ ਜਦੋਂ ਰਾਜਕੁਮਾਰ ਨਹਾਉਣ ਲਈ ਤਲਾਬ ਵਿੱਚ ਗਿਆ ਤਾਂ ਉਸ ਨੇ ਆਪਣੇ ਕੱਪੜੇ ਤੇ ਕੀਮਤੀ ਹਾਰ ਲਾਹ ਕੇ ਤਲਾਬ ਦੇ ਕੰਢੇ ਰੱਖ ਦਿੱਤਾ। ਕਾਂ ਨੇ ਚਲਾਕੀ ਨਾਲ ਸਿਪਾਹੀਆਂ ਦੇ ਸਾਹਮਣੇ ਹੀ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 ਹਾਰ ਸੱਪ ਦੀ ਖੁੱਡ ਵਿੱਚ ਸੁੱਟ ਦਿੱਤਾ। ਜਦੋਂ ਸਿਪਾਹੀ ਖੁੱਡ ਵਿੱਚੋ ਹਾਰ ਕੱਢਣ ਲੱਗੇ ਤਾਂ ਸੱਪ ਖੁੱਡ ਵਿੱਚੋ ਬਾਹਰ ਆ ਗਿਆ।

Hello

ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਕਿਵੇਂ ਹੋ?

ਬਸ ਬਸ ਵਧੀਆ।

ਹਾਂਜੀ ਹਾਂਜੀ ਵਧੀਆ ਤੇ ਜੀ ਮੈਂ ਨਾ ਤੁਹਾਡੇ ਕੋਲੋਂ ਕੁੱਝ information ਚਾਹੀਦੀ ਸੀ, ਮਹਾਤਮਾ ਗਾਂਧੀ ਜੀ ਬਾਰੇ ਤੁਸੀਂ ਮੈਨੂੰ ਦੱਸ ਸਕਦੇ ਹੋ ਉਹਨਾਂ ਬਾਰੇ ਕੁੱਝ? ਮਹਾਤਮਾ ਗਾਂਧੀ ਜੀ ਬਾਰੇ ਠੀਕ ਹੈ ਮੈਂ ਦੱਸ ਦਿੰਦੀ ਹਾਂ ਮਹਾਤਮਾ ਗਾਂਧੀ ਜੀ ਦਾ ਪੂਰਾ ਨਾਮ ਮੋਹਨ ਦਾਸ ਕਰਮਚੰਦ ਗਾਂਧੀ ਸੀ, ਜਿਹਨਾਂ ਦਾ ਜਨਮ ਦੋ ਅਕਤੂਬਰ ਅਠਾਰਾਂ ਸੌ ਉਣੱਤਰ ਈਸਵੀ ਨੂੰ ਹੋਇਆ ਸੀ। ਠੀਕ ਹੈ ਤੇ ਭਾਰਤ ਦੀ ਆਜ਼ਾਦੀ ਦਾ ਇੱਕ ਪ੍ਰਮੁੱਖ ਰਾਜਨੀਤਿਕ ਤੇ ਅਧਿਆਤਮਿਕ ਨੇਤਾ ਸੀਗਾ ਇਹ ਤੇ ਇਹਨਾਂ ਨੂੰ ਮਹਾਤਮਾ ਗਾਂਧੀ ਜੀ ਦਾ ਖਿਤਾਬ ਜੋ ਹੈ ਮਹਾਨ ਆਤਮਾ ਕਿਹਾ ਜਾਂਦਾ ਹੈ ਸੰਸਕ੍ਰਿਤ ਦੇ ਵਿੱਚ ਉੱਨੀ ਸੌ ਚੌਦਾਂ ਵਿੱਚ ਮਿਲਿਆ ਸੀ ਅਫਰੀਕਾ ਦੇ ਵਿੱਚ ਤੇ ਦੁਨੀਆਂ ਭਰ ਵਿੱਚ ਜੋ ਬਹੁਤ ਜ਼ਿਆਦਾ ਮਸ਼ਹੂਰ ਹੋਏ ਸੀ ਤੇ ਇਹਨਾਂ ਨੂੰ ਸਾਰੇ ਭਾਰਤ ਵਿੱਚ ਬਾਪੂ ਕਿਹਾ ਜਾਂਦਾ ਹੈ, ਜੋ ਗੁਜਰ ਗੁਜਰਾਤੀ ਭਾਸ਼ਾ ਵਿੱਚ ਜਿਵੇਂ ਪ ਪਿਤਾ ਨੂੰ ਕਿਹਾ ਜਾਂਦਾ ਸੀ, ਕਹਿ ਕੇ ਵੀ ਸੰਬੋਧਿਤ ਕੀਤਾ ਜਾਂਦਾ ਹੈ, ਸਾਰੇ ਇਹਨਾਂ ਨੂੰ ਬਾਪੂ ਹੀ ਕਹਿੰਦੇ ਸੀ ਕਿਉਂਕਿ ਰਾਸ਼ਟਰੀ ਬਾਪੂ ਸੀਗੇ ਇਹ ਹਾਂਜੀ ਤੇ ਉਹਨਾਂ ਬਾਰੇ ਮਤਲਬ ਉਹਨਾਂ ਦੇ ਜਨਮ ਬਾਰੇ ਤੇ ਉਹਨਾਂ ਦੇ ਜੀਵਨ ਬਾਰੇ ਕੁੱਝ ਦੱਸੋ। ਹਾਂਜੀ ਗਾਂਧੀ ਗਾਂਂਧੀ ਜੀ ਦਾ ਜਿਹੜਾ ਜਨਮ ਸੀ ਪੱਛਮੀ ਭਾਰਤ ਦੇ ਗੁਜਰਾਤ ਸੂਬੇ ਵਿੱਚ ਹੋਇਆ ਸੀ, ਜੋ ਕਿ ਵਪਾਰੀ ਹਿੰਦੂ ਪਰਿਵਾਰ ਦੇ ਵਿੱਚ ਹੋਏ ਸੀ ਤੇ ਲੰਡਨ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਗਾਂਧੀ ਜੀ ਨੇ ਪਹਿਲੀ ਵਾਰ ਦੱਖਣੀ ਅਫਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਵਿੱਚ ਅਹਿ ਅਹਿੰਸਕ ਸਿਵਲ ਅਹ ਨਾਫਰਮਾਨੀ ਦਾ ਪ੍ਰਯੋਗ ਕੀਤਾ ਸੀ ਤੇ ਉੱਨੀ ਸੌ ਪੰਦਰਾਂ ਵਿੱਚ ਇਹਨਾਂ ਨੇ ਭਾਰਤ ਆਉਣ ਤੋਂ ਬਾਅਦ ਇਸਨੇ ਭਾਰੀ ਲਗਾਨ ਅਤੇ ਸ਼ੋਸ਼ਨ ਦੇ ਖਿਲਾਫ਼ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ ਸੀ, ਤੇ ਉੱਨੀ ਸੌ ਇੱਕੀ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ

ਹਾਂਜੀ ਹਾਂਜੀ। ਤੇ ਮਤਲਬ ਅਠਾਰਾਂ ਸੌ ਤਰਾਸੀ ਵਿੱਚ ਕਹਿੰਦੇ ਕਿ ਜਦੋਂ ਤੇਰਾਂ ਸਾਲਾਂ ਦੇ ਸੀ ਤਾਂ ਉਹਨਾਂ ਦਾ ਵਿਆਹ ਹੋ ਗਿਆ ਸੀ ਤੇ ਉਸ ਬਾਰੇ ਕੁੱਝ ਦੱਸੋਗੇ ਮੈਨੂੰ? ਹਾਂਜੀ ਹਾਂਜੀ ਗਾਂਧੀ ਜੀ ਦਾ ਵਿਆਹ ਜੋ ਸੀਗਾ ਤੇਰਾਂ ਸਾਲ ਦੀ ਉਮਰ ਵਿੱਚ ਹੀ ਹੋ ਗਿਆ ਸੀ ਲੇਕਿੰਨ ਜਿਹੜੀ ਕੁੜੀ ਸੀ ਉਹਨਾਂ ਦੀ ਉਮਰ ਚੌਦਾਂ ਸਾਲ ਦੀ ਸੀ, ਕਸਤੁਰਬਾ ਮਾਖਣ ਜੀ ਨਾਲ ਹੋਇਆ ਸੀ ਇਹਨਾਂ ਦਾ ਵਿਆਹ ਕੁੜੀ ਦਾ ਨਾਮ ਕਸਤੁਰਬਾ ਮਾਖਣ ਜੀ ਸੀ ਤੇ ਬਾਅਦ ਵਿੱਚ ਕਸਤੂਰਬਾ ਨੂੰ ਲੋਕਾਂ ਨੇ ਪਿਆਰ ਨਾਲ ਬਾ ਕਹਿਣਾ ਸ਼ੁਰੂ ਕਰ ਦਿੱਤਾ ਸੀ, ਗੁਜਰਾਤੀ ਦੇ ਵਿੱਚ ਬਾ ਮਾਂ ਨੂੰ ਕਿਹਾ ਜਾਂਦਾ ਸੀ ਤੇ ਇਹ ਸ਼ਾਦੀ ਇੱਕ ਬਾਲ ਵਿਆਹ ਸੀ ਜੋ ਉਸ ਵਕਤ ਉਸ ਇਲਾਕੇ ਵਿੱਚ ਆਮ ਰੀਤੀ ਸੀ ਲੇਕਿੰਨ ਇਹ ਰੀਤ ਵੀ ਸੀਗੀ ਕਿ ਨਾਬਾਲਗ਼ ਦੁਲਹਨ ਜੋ ਸੀ, ਪਤੀ ਤੋਂ ਅਲੱਗ ਹੋ ਕੇ ਮਾਂ-ਬਾਪ ਦੇ ਘਰ ਜ਼ਿਆਦਾ ਵਕਤ ਰਹਿੰਦੀ ਸੀ, ਰਹਿਣਾ ਪੈਂਦਾ ਸੀ ਉਹਨੂੰ।

ਜੋ ਕਿ ਜ਼ਿਆਦਾ ਦੇਰ ਜੇ ਜ਼ਿਆਦਾ ਦੇਰ ਤੱਕ ਜ਼ਿੰਦਾ ਨੀ ਰਹੀ ਸੀ

ਤੇ ਇਸੇ ਸਾਲ ਵਿੱਚ ਇਹਨਾਂ ਦੇ ਪਿਤਾ ਕਰਮਚੰਦ ਗਾਂਧੀ ਜੀ ਦੀ ਵੀ ਮੌਤ ਹੋ ਗਈ ਸੀ, ਤੇ ਬਾਅਦ ਵਿੱਚ ਮੋਹਨ ਦਾਸ ਤੇ ਕਸਤੂਰਬਾ ਦੇ ਚਾਰ ਬੇਟੇ ਹੋਏ ਸੀ,

ਹਰੀ ਲਾਲ ਮੁਨੀ ਲਾਲ, ਰਾਮ ਦਾਸ ਤੇ ਦੇਵਦਾਸ ਹਾਂਜੀ ਤੇ ਪੋਰਬੰਦਰ ਦੇ middle school ਅਤੇ ਰਾਜਕੋਟ ਦੇ high School ਦੋਵਾਂ ਵਿੱਚ ਹੀ ਪੜ੍ਹਾਈ ਦੇ ਵਿੱਚ ਔਸਤ ਵਿਦਿਆਰਥੀ ਰਹੇ ਸੀ, ਤੇ ਉਹਨਾਂ ਨੇ ਆਪਣੀ matric ਜੋ ਸੀਗੀ, ਬਦਾਓਨਗਰ ਗੁਜਰਾਤ ਦੇ ਸਮਲ ਦਾਸ college ਤੋਂ ਕੁਝ ਪ੍ਰੇਸ਼ਾਨੀਆਂ ਦੇ ਨਾਲ ਪਾਸ ਕੀਤੀ ਸੀ, ਤੇ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਨਾਖ਼ੁਸ਼ ਸੀ ਕਿਉਂਕਿ ਪਰਿਵਾਰ ਉਹਨਾਂ ਨੂੰ ਵਕੀਲ ਬਣਾਉਣਾ ਚਾਹੁੰਦਾ ਸੀ

ਉਹ ਮਤਲਬ ਲੰਡਨ ਵਿੱਚ ਵੀ ਗਏ ਸੀ ਤੇ ਲੰਡਨ ਵਿੱਚ ਕੀ ਕਰਨ ਗਏ ਸੀ? ਲੰਡਨ ਵਿੱਚ ਉਹ ਆਪਣੀ ਪੜ੍ਹਾਈ ਪੂਰੀ ਕਰਨ ਲਈ ਗਏ ਸੀ, ਮੋਹਨ ਦਾਸ ਗਾਂਧੀ ਅਤੇ ਕਸਤੂਰਬਾ ਜਦੋਂ ਚਾਰ ਸਤੰਬਰ ਅਠਾਰਾਂ ਸੌ ਅਹ ਅਠਾਸੀ ਨੂੰ ਆਪਣੀ ਸ਼ਾਦੀ ਦੀ ਉੱਨੀ ਵੀਂ ਜਦੋਂ ਇਹਨਾਂ ਦੀ ਸਾਲਗਿਰਾਹ ਸੀ ਉਹਦੇ ਕੁੱਝ ਮਹੀਨਿਆਂ ਪਹਿਲਾਂ, ਗਾਂਧੀ ਜੀ ਕਾਨੂੰਨ ਦੀ ਪੜ੍ਹਾਈ ਕਰਨ ਤੇ barrister ਬਣਨ ਲਈ, ਬਰਤਾਨੀਆ ਦੇ university college ਲੰਦਨ ਚਲੇ ਗਏ ਸੀ ਹਾਂਜੀ। ਤੇ ਫਿਰ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਸ਼ਾਹੀ ਰਾਜਧਾਨੀ ਲੰਦਨ ਵਿੱਚ ਉਨ੍ਹਾਂ ਦਾ ਜੋ ਜੀਵਨ ਸੀ ਭਾਰਤ ਛੱਡਣ ਵਕਤ ਆਪਣੀ ਮਾਂ ਨਾਲ ਉਹਨਾਂ ਨੇ ਕੁੱਝ ਵਾਅਦੇ ਕੀਤੇ ਸੀ ਜਿਵੇਂ ਸ਼ਰਾਬ ਅਤੇ ਕਾਮ ਹਾਲਾਂਕਿ ਗਾਂਧੀ ਜੀ ਨੇ ਅੰਗਰੇਜ਼ੀ ਰੀਤੀ ਰਿਵਾਜ ਅਪਣਾਉਣ ਦਾ ਤਜਰਬਾ ਵੀ ਕੀਤਾ ਤੇ ਮਿਸਾਲ ਦੇ ਤੌਰ ਤੇ ਰਕਸ, ਨਾਚ ਨੂੰ ਕਹਿੰਦੇ ਸੀ, ਦੀ class ਵਿੱਚ ਜਾਣਾ, ਫਿਰ ਵੀ ਉਹ ਆਪਣੀ ਮਕਾਨ ਮਾਲਕਣ ਵੱਲੋਂ ਪੇਸ਼ ਗੋਸ਼ਤ ਮਿਲਿਆ ਜਿਹੜਾ ਭੋਜਨ ਸੀ ਉਹ ਨਹੀਂ ਕਰਦੇ ਸੀ, ਅਕਸਰ ਉਹ ਭੁੱਖੇ ਹੀ ਰਹਿੰਦੇ ਸੀ ਕਿਉਂਕਿ ਉਹ ਮਤਲਬ ਸ਼ਾਕਾਹਾਰੀ ਸੀ ਤਾਂ non veg ਨਹੀਂ ਖਾਂਦੇੇ ਸੀ ਉਹ ਤੇ ਇਸ ਕਰਕੇ ਉਹ ਜ਼ਿਆਦਾਤਰ ਭੁੱਖੇ ਹੀ ਰਹਿੰਦੇ ਸੀ।

ਉਸ membership ਦੇ ਉਹ ਐਜਜੀਕੋਟੀ executive committee ਦੇ ਉਹਨਾਂ ਨੂੰ ਚੁਣਿਆ ਗਿਆ ਸੀ ਫਿਰ ਫਿਰ ਵੇਜ਼ਵਾਟਰ ਜਿਵੇਂ ਕੇਂਦਰੀ ਲੰਦਨ ਵਿੱਚ ਮਿੱਟੀ ਅਹ city of ਵੇ

ਰੁਕਨ ਸਨ ਇਹਨਾਂ ਦੀ ਜਿਸ ਦੀ ਸਥਾਪਨਾ ਹੋਈ ਸੀ ਅਠਾਰਾਂ ਸੌ ਪਜੱਤਰ ਦੇ ਵਿੱਚ, ਤੇ ਭਾਈਚਾਰਗੀ ਨੂੰ ਮਜ਼ਬੂਤ ਕਰਨ ਲਈ ਅਤੇ ਬੁੱਧ ਬੁੱਧ ਮੱਤ ਅਤੇ ਹਿੰਦੂ ਮੱਤ ਦੇ ਸਾਹਿਤ ਅਧਿਐਨ ਕੀ ਅਧਿਐਨ ਕੀਤਾ ਸੀ ਇਹਨਾਂ ਨੇ, ਫਿਰ ਗਾਂਧੀ ਜੀ ਉਨ੍ਹਾਂ ਨਾਲ ਭਗਵਤ ਗੀਤਾ ਅਸਲ ਤ ਤਜ਼ਰਬਾ ਦੋਨਾਂ ਨੂੰ ਪੜ੍ਹਨ ਲੱਗ ਗਏ ਸੀ, ਫਿਰ ਪਹਿਲਾਂ ਤਾਂ ਉਹ ਧਰਮ ਜ਼ਿਆਦਾ ਖ਼ਾਸ ਦਿਲਚਸਪੀ ਨਹੀਂ ਸੀ ਧਰਮਾਂ ਦੇ ਮਾਮਲੇ ਵਿੱਚ, ਫਿਰ ਉਹ ਦਿਲਚਸਪੀ ਲੈਣ ਲੱਗੇ ਫਿਰ ਹਿੰਦੂ ਧਰਮ, ਈਸਾਈ ਧਰਮ ਦੋਵਾਂ ਦੀਆਂ ਇਹਨਾਂ ਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਸੀ। ਦੱਖਣੀ ਅਹ ਦੱਖਣੀ ਅਫਰੀਕਾ ਦੇ ਵਿੱਚ ਵੀ ਕਹਿੰਦੇ ਸੀ ਉਹ ਗਏ ਸੀ ਇਸ ਬਾਰੇ ਦੱਸੋਗੇ ਕੁਛ? ਦੱਖਣੀ ਅਫਰੀਕਾ ਦੇ ਵਿੱਚ ਵੀ ਗਏ ਸੀ ਉਹ ਨਾਗਰਿਕ ਅਧਿਕਾਰਾਂ ਦੇ ਅੰਦੋਲਨ ਕਰਕੇ ਗਏ ਸੀ ਜਦੋਂ ਇਹ ਚੌਵੀ ਸਾਲ ਦੇ ਸੀਗੇ ਤਾਂ ਗਏ ਸੀ ਉਹ ਦੱਖਣੀ ਅਫਰੀਕਾ ਦੇ ਵਿੱਚ। ਪ੍ਰੀਟੋਰੀਆ ਸ਼ਹਿਰ ਵਿੱਚ ਗਏ ਸੀ ਤੇ ਇਹਨਾਂ ਨੇ ਭਾਰਤੀ ਮੁਸਲਮਾਨ ਵਪਾਰੀਆਂ ਦੀ ਕਾਨੂੰਨ ਪ੍ਰਤਿਨਿਧਤਾ ਕਰਨ ਲਈ ਪੁੱਜੇ, ਫਿਰ ਇੱਕੀ ਸਾਲ ਦੱਖਣ ਅਫਰੀਕਾ ਵਿੱਚ ਹੀ ਲੱਗ ਗਏ ਇਹਨਾਂ ਨੂੰ ਤੇ ਉਥੇ ਉਨ੍ਹਾਂ ਦੇ

ਤਾਂ ਉਹ ਜਨਤਕ ਬੁਲਾਰੇ ਵਜੋਂ, ਫੰਡ ਉਗਰਾਹੁਣ, ਗੱਲਬਾਤ, ਮੀਡੀਆ ਪ੍ਰਬੰਧ ਦੇ, ਅਤੇ ਆਤਮ-ਉਭਾਰ ਦੇ ਮਾਮਲਿਆਂ ਵਿੱਚ ਪੂਰੇ ਤੱਕ ਹੋ ਚੁੱਕੇ ਸਨ।

ਅਹ ਦੱ ਅਹ ਦੱਖਣ ਅਫਰੀਕਾ ਦੇ ਵਿੱਚ ਗਾਂਧੀ ਜੀ ਨੂੰ ਭਾਰਤੀਆਂ ਨਾਲ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਸੀ ਕਿਹੋ ਜਿਹੇ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਸੀ? ਹਾਂਜੀ ਜਦੋਂ ਦੱਖਣ ਅਫਰੀਕਾ ਦੇ ਵਿੱਚ ਗਏ ਸੀ ਤਾਂ ਉਹਨੂੰ ਬਹੁਤ ਭੇਦਭਾਵ ਦਾ ਸਾਹਮਣਾ ਕਰਨਾ ਪਿਆ, ਸ਼ੁਰੂ ਵਿੱਚ ਤਾਂ ਉਹਨਾਂ ਨੂੰ ਬਕਾਇਦਾ ਟਿੱਕਟ ਹੋਣ ਦੇ ਬਾਵਜੂਦ ਵੀ, ਪਹਿਲੀ ਸ਼੍ਰੇਣੀ ਦੇ ਜਿਹੜੇ ਡਿੱਬੇ ਸੀ ਸਫ਼ਰ ਕਰਦੇ ਹੀ ਉਹਨਾਂ ਨੂੰ train ਤੋਂ ਬਾਹਰ ਸੁੱਟ ਦਿੱਤਾ ਸੀ ਫਿਰ ਪਾਏਦਾਨ ਉੱਤੇ ਬਾਕੀ ਯਾਤਰਾ ਕਰਦੇ ਹੋਏ ਇੱਕ ਯੂਰਪੀ ਮੁਸਾਫਰ ਦੇ ਅੰਦਰ ਆਉਣ ਲਈ ਉਸਨੂੰ ਮਾਰ ਕੁਟਾਈ ਵੀ ਝੱਲਣੀ ਪਈ ਸੀ, ਉਨ੍ਹਾਂ ਨੇ